ਉਨ੍ਹਾਂ ਨੂੰ ਉੱਤੇ ਜਾਦਾ ਥੱਲੇ ਤਾਂ ਇਕ ਪੱਖਾ ਹੀ ਹੈ ਬੰਦੇ ਨੇ ਪੱਤੇ ਪੰਜ ਨੇ ਪੱਖਾ ਇਕ ਆ ਉਪਰ ਦੋ ਜਾਣੇ ਨੇ ਪੱਖੇ ਵੀ ਦੋ ਨੇ

ਹੂ ਇੱਥੇ ਆਪਣੇ ਆਪ ਦੇ ਨਹੀਂ ਬਣਦੇ ਸੱਗੇ ਨਹੀਂ ਬਣਦੇ ਹੈਗੇ ਬਗਾਨਾ ਕਿਥੋਂ ਬਣਨਾ ਫਿਰ ਉਹ ਹੀ ਆ ਫ਼ੇਰ ਮੈਂ ਮੈ ਬੰਦੇ ਦੀ ਤਾਰੀਫ਼ ਕਿਵੇਂ ਕਰਾਂ ਫੇਰ ਮੈਂ ਕਿਉਂ ਤਾਰੀਫ਼ ਕਰਾਂ ਕਿਸੇ ਬੰਦੇ ਦੀ, ਮੇਥੋ ਹੁੰਦੀ ਨਹੀਂ ਪਈ ਗਲਤ ਕਿਸੇ ਕਿਸੇ ਮੈਂ ਨਾ ਅਜ ਤਕ ਕਿਸੇ ਦੀ ਕਹਿੰਦੇ ਹੁੰਦੇ ਮੈਂ ਰਿਸ਼ਤੇ ਨਹੀਂ ਮੈਂ ਲਿਖੇ ਨਹੀਂ ਕਦੇ ਵੀ ਬਈ ਇਹ ਲੱਗਿਆ ਹੋਇਆ ਹੈ ਜਾਂ ਇਹਦੇ ਕੋਲ ਪੈਸਾ ਹੈ ਆਪਾਂ ਇਉਂ ਕਦੀ ਭਜੇ ਨਹੀ ਕਿਸੇ ਦੇ ਪਿੱਛੇ ਭੱਜੇ ਨਹੀਂ record ਹੈ ਆਪਣਾ ਇਹ ਹੂ ਹੂ ਭੱਜਣਾ ਵੀ ਨਹੀਂ ਚਾਹੀਦਾ ਹੈ ਯਾਰ ਆਪਣਾ ਆਪਣਾ ਮੈਂ ਤੇ ਉਹ ਵੀ ਨਹੀਂ ਯਾਰ ਥੱਲੇ ਲੱਗ ਕੇ ਰਾਜ਼ੀ ਕਿਸੇ ਦੇ

ਬਈ ਯਾਰ ਜਿੱਥੇ ਮੋਹ ਪਿਆਰ ਹੁੰਦਾ ਹੈ ਓਥੇ ਗੱਲ ਹੋਰ ਹੁੰਦੀ ਹੈ ਹੈਂ ਲੈ ਫੇਰ ਆਹਾ ਹੁਣ ਹੈਂ ਬਾਬੇ ਹੁਣ ਸਭ ਕੁਝ ਪੈਸੇ ਨਾਲ ਨਹੀਂ ਨਹੀਂ ਹੁੰਦਾ ਹੈਗਾ ਬਈ ਆਪਾਂ ਪੈਸੇ ਨੂੰ ਮੂਰੇ ਰੱਖੀ ਏ ਫੇਰ ਰਿਸ਼ਤੇਦਾਰੀਆਂ ਭੈਣ-ਭਾਈ ਕੋਈ ਨਹੀਂ ਹੁੰਦਾ ਜਿਵੇਂ ਆਪ ਦੇ ਸਕੇ ਕੋਈ ਨਹੀਂ ਬਣਦਾ ਉਹੀ ਤੇ ਗੱਲਾਂਆ ਮੋਹ-ਪਿਆਰ ਹੁਣ ਜਿਵੇਂ ਅੰਦਰ ਵਿਹੜੇ ਦੇ ਵਿੱਚ ਮੁੰਡਾ police ਚ ਹੈਗਾ ਉਹਦੇ ਨਾਲ ਮੋਹ ਪਿਆਰ ਹੈ ਆਪਣਾ

ਉਹ ਮੈਨੂੰ ਸਮਝਦਾ ਮੈਂ ਉਸ ਨੂੰ ਸਮਝਦਾ

ਮੈਂ ਤਾਂ ਉਹ ਹੀ ਨਹੀਂ ਪੀਂਦਾ ਬੰਦੇ ਨੂੰ ਉਹ ਬੰਦੇ ਚੰਗੇ ਲੱਗਦੇ ਐ ਜਿਹੜਾ ਬੰਦਾ ਖਾਣ ਸੁਣਨ ਹੈਰਾ

ਬਈ ਇਹਨੂੰ ਕੋਈ ਹੋਰ ਕੰਮ ਤਾਂ ਹੈ ਨਹੀਂ

ਤੂੰ ਆਖੀ ਦਾਰੂ ਦੁਰੁ ਦੇ ਵਿੱਚ ਕੀ ਫਾਇਦਾ ਹੈਗਾ ਬਈ ਹੋਰ ਚੀਜ਼ਾਂ ਬਹੁਤ ਪਾਈਆਂ ਨੇ ਜਰੂਰੀ ਥੋਹੜੀ ਰਹਿ ਕੇ ਆਪਾ ਦਾਰੂ ਪੀ ਕੇ ਹੀ ਪੈਸੇ ਖਰਾਬ ਕਰਨੇ ਨੇ ਨਾ ਉਹ ਗੱਲ ਕਰਦਾ ਹਾਂ ਹਾਂ ਇਹ ਤੇ ਹੈ ਹਰ ਇੱਕ ਦੀ ਆਪਣੀ ਸੋਚ ਹੈ ਯਾਰ ਕੋਈ ਆਪਦਾ ਦਾਰੂ ਠੀਕ ਦੇਖਦਾ ਆਪਾਂ ਆਪ ਦਾ ਦੇਖਦੇ ਹਾਂ ਹੋਰ

ਹੋਰ ਕੁਝ ਤੇ ਗੱਲਾ ਆ ਕਾਦੀ ਕੌਣ ਵਰਗ ਜੰਗੀ ਲੱਗੇ ਜਾਨੇ ਆਂ ਇਹ ਗੱਲ

ਓਹਦਾ ਹੁਣ ਤੂੰ ਖਾਧਾ ਪੀਤਾ ਵੀ ਬੇਕਾਰ ਕਰੇਗਾ ਉਹ ਕੁਝ ਨਹੀਂ ਹੁੰਦਾ ਇਵੈ ਕਿਧਰੇ ਤੂੰ ਮੂੰਹ ਮਾਰਨ ਲੱਗ ਰਿਹਾ ਹੈ ਉਹ ਐ ਨਹੀਂ ਗੱਲ ਹੁੰਦੀ

ਗੱਲ ਕਰੇ ਤੇ ਗੱਲ ਕਰੇ ਤੇ ਕੰਮ ਕਰੇ ਤੇ ਫਰਕ ਹੈ

ਕੰਮ ਕਰਨਾ ਮੌਤ ਨੂੰ ਬੁਲਾਵਾ ਦੇ ਨਾ ਗੱਲ ਕਰਨ ਲੱਗਿਆਂ ਵੀ ਸੁਆਦ ਲੈਣਾ ਇਹ ਫਰਕ ਫਰਕ ਹੈ ਦੋਨਾਂ ਚ

ਫਰਕ ਹੈਗਾ ਕੇ ਨਾਂ ਮੇਰਾ ਯਾਰ ਤਿੰਨ ਚਾਰ ਦਿਨ ਹੋ ਗਏ ਜੀ ਨਹੀਂ ਲੱਗਦਾ ਇਧਰ ਪਤਾ ਨਹੀਂ ਕੀ ਗੱਲ ਹੋ ਗਈ ਜੀ ਤਾਂ ਤੇਰਾ ਲਵਾਉਣਾ ਪਉ

ਮੈਨੂੰ ਤੇ ਐ ਸੀ light ਜੀ ਹੈ ਸੀ ਮਹਾ ਇੱਥੇ ਨਾ ਜਾਣਾ ਪੈ ਜਾਵੇ ਮੈਂ ਉਥੇ light ਹੋਉਗੀ

ਹੋਰ ਮੈਂ ਕਿਹਾ ਸੀ ਅੱਜ ਆ ਕੰਮ ਤਾਂ ਕਰਨਾ ਪੂਰਾ

ਕਿਵੇਂ ਹਾ ਇੰਨਾ ਤਾਂ inverter ਤਾਂ ਚੱਕ ਲਈ ਰਹਿ ਦੇਖੀ ਜਾਊਗੀ ਕੀ ਬਣਦਾ ਜਦੋਂ light ਨਹੀਂ ਆਊਗੀ ਕੀ ਦਿੱਕਤ ਪੈਂਦੀ ਹੈ ਕਾਠ ਦੀ ਰਸਤ ਦੀ ਏ

ਹੂ

ਹੋਰ ਆ ਜੇ ਆਪਾਂ ਸੋਲਾਂ ਸਤਾਰਾਂ ਹਜ਼ਾਰ ਰੁਪਈਆ ਹੋਰ ਚੀਜ਼ਾਂ ਬਣਦੀਆਂ ਉਣ ਕਾਵਲ ਲੱਗ ਜਾਊਗਾ ਆਪਣਾ flush ਤੇ ਲੱਗ ਜਾਊਗਾ ਸਹੀ ਹੈ

ਹੋਰ ਆ ਇਹ ਸੋਚਦੇ ਆ ਬਈ ਤਿੰਨ ਚਾਰ ਥਾਵੇਂ ਛੱਡ ਦਵਾਂ ਹੁਣ ਕਿੱਥੇ ਇੱਕ ਥਾਵੇਂ inverter ਤੇ ਲੱਗ ਜਾਊ ਸੋਲਾਂ ਹਜਾਰ ਪੰਦਰਾਂ ਹਜਾਰ ਉਹ ਹੀ ਤੇ ਗੱਲ ਹੋਗੀ ਆਖਰੀ ਦਾ ਹਫਤਾ ਕ ਆ ਵੱਧ ਤੋਂ ਵੱਧ ਦਸ ਦਿਨ ਠੀਕ ਆ

ਕਹਿੰਦਾ ਕਰਦਾ ਹਾਂ ਯਾਰ ਪਤਾ ਮੈਂ ਆਪਣੇ

ਬੰਦਾ ਆਪਣੇ tower ਦੇ ਅੰਦਰ ਲੱਗਾ ਹੋਇਆ ਹੈ ਉਹਦੇ ਕੋਲ ਲਗਦਾ ਹੈ ਹੋ ਸਕਦਾ ਹੈ ਬਟੇਰੇ ਬੁਟੇਰੇ ਪਏ ਹੋਣ ਅੱਛਾ ਉਪਰਲਾ system ਉਨ੍ਹਾਂ ਕੋਲ ਹੋਰ ਉਨ੍ਹਾਂ ਕੋਲ ਹੁੰਦੇ ਨੇ power bank ਵੱਡੇ ਹੁੰਦੇ ਨੇ ਦਸ ਦਸ ਪੰਦਰਾਂ ਪੰਦਰਾਂ ਲੱਖ ਦੇ ਜਿਹੜੇ tower ਤੇ ਲੱਗਦੇ ਹਾਂ ਠੀਕ ਆਂ ਦੋ ਸੌ ਵੀਹ ਦਾ ਆਂ ਵੀਹ ਦਾ ਦੋ ਦੋ ਪੂਰੇ ਦੋ ਸੌ ਵੀਹ ਦਾ ਜੋ ਵੀ ਮਿਲ ਗਿਆ ਹੈ ਜਿੰਨੀ ਵੀ power ਦਾ ਮਿਲ ਗਿਆ ਲੈ ਲਵਾਂਗੇ ਅੱਛਾ

ਉਹੀ ਤਾਂ ਗੱਲ ਹੈ ਲੈਣ ਨੂੰ ਤਾਂ ਹੁਣ ਆਪਾਂ ਕਿਸ਼ਤਾਂ ਤੇ ਜਦੋਂ ਮਰਜ਼ੀ ਚੁੱਕ ਲਈਏ ਉਹ ਤਾਂ ਮਹਿੰਗਾ ਪੈ ਜਾਊਗਾ ਯਾਰ

ਫੇਰ MRP rate ਚੀਜ਼ ਚੜਦੀ ਆ MRP ਤੇ ਚੜਦੀ ਹੈ

ਚੀਜ਼ mrp ਤੇ ਚੜ ਜਾਂਦੀ ਹੈ ਫੇਰ bajaj card ਤੇ

ਉਦੋਂ ਘਟਣਾ ਨਹੀਂ ਸਕਦਾ ਤੂੰ ਪੈਸੇ ਓਹਦਾ ਜੇ mrp ਆ ਉਹ mrp ਆ mrp ਤੇ ਚਕੋਰਾ ਉਹ ਹੂ

ਠੀਕ ਆ ਬਈ ਚਲ ਆਪਾਂ ਸਾਫ ਜਹਿਆਂ ਸੁੱਚੇ ਜਹਿਆਂ ਆਪਾਂ ਆਪਣੇ ਆਪ ਦੇ ਨਾਲ ਐ ਧੋਖਾ ਜੇਹਾ ਨਹੀਂ ਕਰਿਆ ਹੋਇਆ ਬਸ ਗੱਲ ਤੇ ਇਹ ਹੈ ਠੀਕ ਆ ਬਾਕੀ ਜ਼ਬਾਨ ਵੀ ਹੁੰਦੀ ਹੈ ਜੇ ਆਪਾਂ ਕਿਸੇ ਨਾਲ ਜੁਬਾਨ ਕਰ ਲਈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਆਪਾਂ ਜੁਬਾਨ ਤੋਂ ਬਦਲ ਲਈਏ ਜ਼ਬਾਨ ਹੀਂ ਹੁੰਦੀ ਹੈ ਬੰਦੇ ਕੋਲੋਂ ਹੋਰ ਕੀ ਹੁੰਦਾ ਹੈ ਯਾਰ ਹਾਂ ਜਿਵੇਂ ਕੱਖ ਕਹੀ ਕੁਛ ਹੋਰ ਜਾਵੇ ਕਰਿ ਕੁਛ ਹੋਰ ਜਾਵੇ ਫੇਰ ਉਹ ਤਾਂ ਕਲਾ ਥੋੜੀ ਹੈ ਗੱਲਾਂ ਲਈ ਗੱਲਾਂ ਲਈ ਬੰਦੇ ਨਾਲ ਗੱਲ ਥੋੜੀ ਪਰ ਆਹ ਗਲਤ ਗੱਲ ਹੈਗੀ

ਹੈ

ਚੰਗਾ ਤੂੰ ਲਗਦਾ ਹੀ ਹਾਂ

ਹਾਂ ਬਈ ਸੱਚ ਮੈ ਕੀਤਾ ਸੀ ਉਹਨੂੰ ਕੀਤੀ ਸੀ ਗੱਲ ਮੈਂ ਕਿਰਤ ਕੋਲੇ

ਕਿਰਤ ਕੋਲੈ ਕਹਿੰਦਾ ਮੈਨੂੰ ਕਿਰਤ ਕਿਰਤ ਕਿਹਾ ਕਰ

ਬਈਮਾ ਜਦੋਂ barnala ਜਾਵਾਂਗੇ ਠੀਕ ਆ ਮਾਂ ਮਾਂ ਉਨ੍ਹਾਂ ਦੇ ਘਰ ਜਾ ਕੇ ਰੋਟੀ ਖਾਣੀ ਮਾਂ ਮਾਂ

ਠੀਕ ਆ ਜੀ

ਹਾਂ done ਹੋ ਗਿਆ ਕੰਮ

ਮੈਂਹ ਉਦੋਂ ਪਾਗਲ ਮੈਂ ਉਦੋਂ ਦਾ ਪਾਗਲ ਹੋਇਆ ਪਿਆ ਮੈਂ ਖਿਰੇ ਖੂਰੇ ਲਿਆ ਕੇ ਰੱਖੂੰਗਾ ਨਾ ਹੋਰ ਮੈਂ ਦਹੀਂ ਦੁਹੀ ਲੱਸੀ ਲੁਸੀ ਛੱਡ ਤਾ ਬੱਚਾ ਸਾਰਾ ਕੁਝ

ਨਾ ਹੁਣ ਮੈਂ ਕਿਹਾ verka ਹੀ ਚੱਲਣ ਦੇ ਕੋਈ ਚੱਕਰ ਨਹੀਂ ਮੈਂ ਆਖਿਆ ਏਥੋਂ ਸਬਜ਼ੀ ਜਿਵੇਂ ਜਾਵਾਂਗੇ ਆਪਾਂ ਉਥੇ ਉਧਰੋਂ phone ਕਰਦਾਂ ਗਏ ਬਈ ਸਮਾਂਨ ਹੈਹਾਂ ਇਨ੍ਹਾਂ ਕਰਕੇ ਉਹ ਰੱਖ ਲੈਣਗੇ ਆ ਖੀਰੇ ਖੂਰੇ ਦੀ ਉਹਨੂੰ ਮਿਠਾ ਪਸੰਦ ਹੈ ਉਹਨੂੰ ਮਿੱਠਾ ਜ਼ਿਆਦਾ ਪਸੰਦ ਹੈਰਾ

ਡੱਬਾ miss ਕਰਵਾ ਲਵਾਂਗੇ ਡੱਬ ਰਿਸ਼ਤੇ ਵੇਲੇ ਕਰਵਾਇਆ ਦੋ ਸੱਠ ਰੁਪਿਆਂ ਦਾ ਹਾਂ ਕੁਝ ਵੀ ਕਰਵਾ ਲਵਾਂਗੇ ਏਡੀ ਕਿਹੜੀ ਵੱਡੀ ਗੱਲ ਹੈ

ਹੋਰ ਆ ਮੈਂ ਨਾ ਸਾਡੇ ਨੌ ਵਜੇ ਉਹਨੂੰ ਲੈ ਕੇ ਆਊਂਗਾ ਯਾਰ ਉਹਨੂੰ airport ਤੋਂ ਚੱਕ ਲਿਆ ਘਰੋਂ

ਮੇਰੇ ਨਾਲ ਇੱਥੇ ਹੀ ਬੈਹ ਜਾਊਗਾ ਕਰ ਲਊਂਗਾ ਤੇਰੇ ਨਾਲ ਤੇਰੇ ਨਾਲ ਕਰਕੇ ਬਾਅਦ ਵਿੱਚ ਮੇਰੇ ਨਾਲ ਕਰ ਲਊਂਗਾ ਉਹਦੇ ਵਿੱਚ ਕੋਈ ਵੀ ਨਾ

ਉਹ ਯਾਰੋ ਉਹਦਾ ਨਾਂ ਨਾਂ ਲੈਂ

ਓਏ ਉਹ ਹੀ ਡਿੱਗੀ ਜਾਉ ਮੈਂ ਉਹਨੂੰ ਕਿਹਾ ਵੀ ਮੇਰਾ phone charge ਹੋ ਰਿਹਾ ਹੈਰਾ ਬਈ phone ਮੇਰਾ ਹੋ ਹੈ

ਤੇ ਮੈਨੂੰ ਕਹਿੰਦਾ ਤੂੰ ਬਈ ਤੂੰ ਬੈਠਾ ਕੀ ਕਰਦਾਂ online ਬੈਠਾ ਬਸ ਫੇਰ ਮੈਂ ਕਰਾਂ ਵੀ ਕੀ ਜਿੰਨਾਂ time ਚੱਲਦਾ ਚੱਲੀ ਜਾਣ ਦੇ ਬਈ ਐ ਗੱਲ ਕਰਕੇ ਬਸ ਸਿਰ ਜਿਹਾ ਖਾਈ ਜਾਂਦੇ ਐ ਜਾਂਦੇ ਆ ਯਾਰਾ ਮੈ ਮੂਰਖ reply ਨਹੀਂ ਦਿੱਤਾ ਸੌਂ ਪੰਗੇ ਹੁੰਦੇ ਦਿਨ ਚ ਆ ਆਪਣੇ ਕੋਲ ਤੇ ਯਾਰਾ

ਆ ਕੱਟੀ ਜਾਊਗੀ ਹੁਣ call ਓਥੋਂ

ਉਹ ਗੱਲ ਕਰਨ ਢਿਆਂ ਆ ਉਹਨਾਂ ਦੀ ਕੁੜੀ ਕੁੜੀ ਦੀ ਗੱਲ ਕਰਨ ਢਿਆਂ ਆਂ ਨਿਕੀ ਜਿਹੀ ਦੀ

ਤੇ ਯਾਰ ਮੰਮੀ ਹੋਣੀ ਆ ਵਾਜਾਂ ਲਾਉਣ ਡਏ ਸੀ ਫੇਰ ਮੈ ਉਹਨਾਂ ਦੀ ਗੱਲ ਸੁਣ ਡੈ ਪਿਆ। ਮੈਨੂੰ ਪੁੱਛਣ ਡਏ ਸੀ ਮਤਲਬ ਭਾਜੀ ਭੁਜੀ ਕਿ ਬਣੌਣੀ ਆ ਸਬਜ਼ੀ ਭਾਜੀ

ਤੇ ਲੋਕ ਤੇ ਤੈਨੂੰ ਪਤਾ ਭਰਾ ਭਰੂ ਕੱਠੇ ਮਦਦ ਕਰਦੇ ਐ ਅੱਜਕਲ

ਕੇ ਨਇ ਸਾਰੇ ਤਮਾਸ਼ਾ ਵੇਖਨ ਵਾਲੇ ਹੁੰਦੇ ਏ

ਅਗਲੇ ਦਿਨ ਜਾਕੇ ਤੇ ਫੇਰ ਭਰਾ ਜਾਂਦਿਆਂ ਨੇ ਉਹਨੇ ਮਸਾਲਾ ਬਣਾਇਆ ਹੋਣਾ

ਫੇਰ ਫੇਰ ਜਾਕੇ ਲਗਣਾ ਤੇ ਫੇਰ ਇਕ ਦਿਨ ਲੈਂਟਰ ਪਿਆ ਹੋਵੇ ਤੇ ਸਾਰੀਆਂ ਦਿਹਾੜਿਆਂ ਵਿਚਾਰੇ ਨੇ ਦਿਤੀਆਂ ਸੀ

ਗਰੀਬ ਬੰਦਾ ਤੈਨੂੰ ਪਤਾ ਪੈਹੇ ਦੇ ਦਿੰਦਾ ਆਮਿਰ ਬੰਦਾ ਰੱਖ ਜਾਂਦਾ ਹਮ ਗਰੀਬ ਬੰਦਾ ਨਹੀਂ ਮੇਹਨਤ ਰੱਖਦਾ ਭਾਜੀ ਹਾਂ ਉਹ ਮੁੜਕੇ ਉਹਨਾਂ ਦਾ ਲੈਂਟਰ ਪੀਯਾ ਜਿੱਦਣ

ਤੇ ਉਹ ਲੈਂਟਰ ਆਲੇ ਦਿਨ ਤੀ ਮੇਰਾ ਇਰਾਦਾ ਆ ਵੀ ਚੱਲ ਮੈ ਦਿਹਾੜੀ ਜੇੜੀ ਯਾਰ ਰਹਿਣ ਦੇਂਦੇ ਨੇ ਯਾਰ ਚੰਗੇ ਬੰਦੇ ਨੇ ਸੇਵਾ ਸੁਵਾ ਰੋਟੀ ਰਾਟੀ ਸਾਨੂ ਬਾਵਾ ਹੀ

ਮੇਰਾ ਇਰਾਦਾ ਸੀ ਮੈ ਰਹਿਣ ਦੇਣਾ ਮੈ ਉਹਨੂੰ ਕਿਹਾ ਵੀ ਸੀ ਜਿਹੜੇ ਠੇਕੇਦਾਰ ਨਾਲ ਗਿਆ ਸਾਂ

ਹਾਂਜੀ ਹਾਂਜੀ ਹੇਗਾ ਹੇਗਾ ਸਰਦਾਰ ਏ ਮੁੰਡਾ

ਤੇ ਉਹਨੇ ਮੇਰੀਆਂ ਦਿਹਾੜਿਆਂ ਉਥੇ ਲਵਾਈਆਂ ਸੀ ਚਾਰ

ਹਾਂਜੀ ਕੋਈ ਨਹੀਂ ਇਨਸਾਨੀਯਤ ਦੇ ਤੋਰ ਤੇ ਬੰਦਾ ਕਰ ਈ ਦੇਂਦਾ ਮਦਦ ਕਰ ਦੇਂਦਾ ਓਹਦਾ ਤੇ ਸਾਡੇ ਕੋਲ ਹੁੰਦੀ ਨੀ ਮਤਲਬ ਅੱਪਾਂ ਪੈਹੇ ਧੇਲੇ ਚ ਮਦਦ ਕਰ ਨੀ ਸਕਦੇ ਚਲੋ ਐਦਾਂ ਈ ਸਹੀ

ਉਹ ਮੈਨੂੰ ਬੜਾ ਦੁੱਖ ਜਾ ਲੱਗਾ ਸੁਣਕੇ ਯਰ ਮੈਂ ਤਾਂ ਆਹ ਦਿਹਾੜੀ ਲੈਣੀ ਨਹੀਂ ਸੀ ਆਹਂਦਾ ਨਹੀਂ ਘਰ ਘਰ ਆਇਆ ਸੀ ਤੇ ਦੇ ਕੇ ਗਿਆ ਬੀ ਇਹਨੂੰ ਦਿਹਾੜੀ ਦੇ, ਨੀ ਰੱਖਣਾ ਨੀ ਕੋਈ ਪੈਸੇ ਨੀ ਕਿਸੇ ਦਾ ਰੱਖਣਾ ਹਾਂਜੀ ਤਾਂ ਵੀ ਵਧੀਆ ਬੰਦਾ ਭਾਜੀ ਹਾਂ ਲੈਂਟਰ ਪਏ ਨੂੰ ਵੀਰੇ ਹੋ ਈ ਗਏ ਐ ਪੰਦਰਾਂ ਸੋਲਾਂ ਦਿਨ ਅੱਜ ਪੁੱਛੂਗਾਂ ਭਲਾਂ phone ਕਰਕੇ ਭਲਾ ਲੈਂਟਰ ਖੁਲ ਗਯਾ ਕੇ ਨਹੀਂ

ਫੇਰ ਲਾਵਾਂਗੇ ਦਿਹਾੜਿਆਂ ਚਾਰ ਫੇਰ ਨਹੀਂ ਨੱਠਣ ਭੱਜਣ ਦੀ ਲੋੜ

ਹਾ ਹਾ ਬੰਦਾ ਯਰ ਚੰਗਾ ਜਨਾਨੀ ਦਾ ਸੁਭਾਅ ਵੀ ਚੰਗਾ ਹਮ ਚਲੋ ਵਧੀਆ ਭਾਜੀ